ਖਤਰੋਂ ਕੇ ਖਿਲਾਡੀ ਦੇ ਵਿੱਚ ਜੇ ਅਕਸ਼ੇ ਕੁਮਾਰ ਨੇ try ਕੀਤਾ ਸੀਗਾ ਲੇਕਿੰਨ ਨਹੀਂ hit ਕਰ ਸਕਿਆ ਓਨਾ ਇਹ ਜਿੰਨਾ, ਅਹ ਰੋਹਿਤ ਸੈਟੀ ਦੇ ਤੇ ਹੁੰਦਾ ਹੈ। ਹਮ ਮੈਂ ਜਦੋਂ ਤੋਂ ਦੇਖਣਾ start ਕੀਤਾ ਵਾ ਰੋਹਿਤ ਸੈਟੀ ਹੀ ਆ first ਉਹਦਾ। ਹਮ ਹਾਂ ਅਕਸ਼ੇ ਵੀ ਸੀ ਅਮ ਹੋਰ ਉਸ ਤੋਂ ਪਹਿਲੋਂ ਵੀ ਸ਼ਾਇਦ ਹੋਰ ਕੋਈ ਸੀ ਮੇਰੇ ਮੇਰੇ ਖਿਆਲ ਨਾਲ,

ਨਹੀਂ ਮੇ~ main ਗੱਲ ਇਹ ਆ ਕਿ ਦੋ ਇੰਨੇ ਵੱਡੇ reality show ਆ ਨਾ ਤੇ ਉਹ reality 'ਚ ਹਮੇਸ਼ਾ ਜ਼ਿਆਦਾ ਉਹ ਇੱਕ ਚੀਜ਼ ਬੋਲੀ ਜਾਂਦੀ ਆ ਨਾ ਕਿ ਇੱਕ contestant ਨੂੰ ਜ਼ਿਆਦਾ favour ਕਰਨ ਦੇ ਆ ਹੈਂ ਇਸ ਕਰਕੇ ਇਹ favouritism ਵਾਲਾ ਹਮ ਜੋ tag ਲੱਗ ਜਾਂਦਾ ਵਾ ਇੱਕ reality show 'ਚ ਉਹਦਾ ਜਵਾਬ ਦੇਣ ਵਾਸਤੇ ਅਕਸ਼ੇ ਕੁਮ~ ਅਹ ਅਕਸ਼ੇ ਕੁਮਾਰ ਨਹੀਂ ਨਹੀਂ ਸਹੀ ਸੀਗਾ, ਜਵਾਬ ਨਹੀਂ ਦੇ ਸਕਦਾ ਸੀਗਾ ਲੇਕਿੰਨ ਰੋਹਿਤ ਸੈਟੀ ਔਰ ਸਲਮਾਨ ਖਾਨ, ਹਾਂ ਦੋਨੋਂ ਜਾਣੇ ਇਹ ਜਿਹਾ ਜਵਾਬ ਦਿੰਦੇ ਹੈ ਕਿ ਜਿਹੜਾ entertainment ਕਰਨ ਵਾਸਤੇ ਆਇਆ ਉਹ ਵੀ ਸੋਚ 'ਚ ਪੈ ਜਾਂਦਾ ਵਾ, ਕੀ ਹੋ ਗਿਆ ਮੇਰੇ ਨਾਲ ਹਾਂ

ਹਾਂਜੀ ਇਹ serial ਵੀ ਮੈਂ ਦੇਖਿਆ ਨਹੀਂ ਬੋਲਦੇ ਸੀਗੇ ਕਿ ਵਧੀਆ ਵਾ serial ਪੰਜਾਬੀ serial ਉੱਤੇ ਹੀ ਬਣਾਇਆ ਸੀਗਾ ਇਹ, ਲੇਕਿੰਨ ਮੈਂ ਨਹੀਂ ਦੇਖਿਆ ਸੀਗਾ actually ਜਿਹੜੀ ਮੇਰੀ ਦੇਖਦੇ ਸੀ ਬਹੁਤ ਤੇ ਮੇਰੀ ਮੰਮੀ ਮੈਨੂੰ ਦੱਸਦੇ ਹੁੰਦੇ ਸੀਗੇ ਕਿ ਬਹੁਤ ਵਧੀਆ serial ਆ ਤੂੰ ਦੇਖ ਤੂੰ ਦੇਖ ਲੇਕਿੰਨ ਮੈਨੂੰ time ਹੀ ਨੀ ਲੱਗਦਾ, ਇਸ ਕਰਕੇ ਮੈਂ ਦੇਖ ਨੀ ਸਕਦੀ ਸੀ। ਨਹੀਂ ਮੈਂ ਮੈਨੂੰ ਵੀ ਇਹਦਾ ਪਤਾ ਨਹੀਂ ਸੀਗਾ ਕਿ ਇਹਦਾ ਕੋਈ serial ਵਾ ਏਦਾਂ ਦਾ, ਇਹ ਤਾਂ ਹੁਣ ਬਿਗ ਬੋਸ ਵਿੱਚ ਆਇਆ ਤੇ ਉਸ ਤੋਂ ਬਾਅਦ ਹੀ ਪਤਾ ਚੱਲਿਆ ਵਾ ਵੀ ਇੰਨਾ highlighted ਕੀਤਾ ਵਾ ਇਹਨੂੰ ਕਿ ਹਾਂ।

ਹਮ ਉਹਨੂੰ ਵੀ ਤੇ ਪ੍ਰਿਅੰਕਾ ਨੂੰ ਵੀ ਤੇ ਬੋਲਦੇ ਸੀਗੇ, ਉਹਦਾ ਵੀ ਤੇ serail ਸੀ ਨਾ ਉਡਾਰੀਆਂ

ਹਮ serails ਹੈ ਲੇਕਿੰਨ ਮੈਨੂੰ serails ਦੇ~ ਦੇਖਣ ਦਾ time ਨੀ ਲੱਗਦਦਾ ਹਾਂ ਇੱਕ ਅੱਧਾ serail ਇੱਕ serail ਆ ਜਦੋਂ ਮੈਂ ਉਹ TV ਤੇ ਨੀ ਦੇਖਿਆ ਮੈਂ mobile 'ਚ ਦੇਖਦੀ ਹਾਂ ਜ਼ਿਆਦਾਤਰ ਉਹ ਵੀ,

ਭਾਗਯ ਲਕਸ਼ਮੀ। ਭਾਗਯ ਲਕਸ਼ਮੀ, ਅੱਛਾ। ਉਹ ਵੀ ਮਤਲਬ ਕਿ ਪੰਜਾਬੀ ਉਹਦੇ ਉੱਪਰ ਵਾ? ਨਹੀਂ ਨਹੀਂ ਨਹੀਂ ਉਹ just ਏਦਾਂ ਹੀ ਆਂ ਮਤਲਬ ਅਮ ਕੀ ਬੋਲ ਸਕਦੇ ਇਸ ਤਰ੍ਹਾਂ ਹੀ daily show ਦਾ ਡਰ~ ਡਰਾਮਾ।

ਉਹ ਵੀ ਵਿੱਚ ਵਿੱਚ ਜਦੋਂ ਜ਼ਿਆਦਾ bore ਕਰਦੇ ਆ ਤੇ ਫਿਰ ਉਹਨੂੰ ਵੀ ਪਰੇ ਹਟਾ ਦੇਈਦਾ ਵਾ ਹਾਂ ਮਤਲਬ, ਫਿਰ ਉਹਦੇ ਬਾਅਦ ਜਦੋਂ interesting ਦਿਖਾਉਂਦੇ ਆ ਤੇ ਫਿਰ ਦੇਖ ਲਈਦਾ ਵਾ। Daily soap ਦਾ ਚੱਕਰ ਹੀ ਤੇ ਇਹੀ ਹੈ ਨਾ ਕਿ ਲੰਬਾ ਖਿੱਚਦੇ ਨੇ।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

ਜਿੱਥੇ ਬੋਲਣਾ ਹੁੰਦਾ ਨੀ ਆਂ ਉੱਥੇ ਬੋਲ ਦਿੰਦੇ ਆ, ਜਿੱਥੇ ਨਹੀਂ ਬੋਲਣਾ ਹੁੰਦਾ , ਉੱਥੇ ਨਹੀਂ ਆ, ਸੌ ਘੰਟੇ ਏਦਾਂ ਹੀ ਖਿੱਚਦੇ ਜਾਂਦੇ ਆ ਇਸ ਕਰਕੇ। ਹੁਣ ਇਹ ਅੱਜ ਦੇ time 'ਚ entertainment ਵਾਸਤੇ ਅਹ reality shows ਇੰਨੇ ਸਾਰੇ ਆ ਗਏ ਆ ਕਿ, ਇੱਕ reality show ਖਤਮ ਹੁੰਦਾ ਦੂਜਾ start ਦੂਜਾ ਖਤਮ ਹੁੰਦਾ ਵਾ, ਇਹ reality show ਵਧੀਆ ਰਹਿੰਦੇ ਆ, ਇਸ ਤਰ੍ਹਾਂ ਬਾਕੀ serails ਦੇਖਣਾ ਥੋੜ੍ਹਾ ਜਿਹਾ bore ਹੋ ਜਾਂਦਾ ਬੰਦਾ, ਇੱਕ time ਵਾਸਤੇ ਠੀਕ ਆ ਲੇਕਿੰਨ ਫਿਰ ਉਹਨੂੰ ਇੰਨਾ ਜ਼ਿਆਦਾ ਲੰਬਾ ਖਿੱਚਦੇ ਆ ਕਿ ਫਿਰ ਨਾ ਮਤਲਬ, ਬੰਦਾ irritate ਹੋਣ ਲੱਗ ਜਾਂਦਾ।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

Entertainment ਦੇ ਨਾਲ ਨਾਲ ਕਈਆਂ ਦਾ career ਵੀ ਬਣ ਜਾਂਦਾ ਵਾ।

ਉਹੀ ਤੇ ਹੁਣ ਸੋਚਣ ਡਿਆ ਕਿ ਬਿਗ ਬੋਸ ਖਤਮ ਹੋ ਜਾਊਗਾ ਤੇ ਫਿਰ ਕੀ ਦੇਖਾਂਗੇ ਕੋਈ ਦੂਜਾ ਨਵਾਂ show ਆਏਗਾ ਕੋਈ। ਹਾਂ ਹੁਣ ਖਤਰੋਂ ਕੇ ਖਿਲਾਡੀ ਆਊਗਾ ਮੇਰੇ ਖਿਆਲ ਨਾਲ, ਇਹ ਬਿਗ ਬੋਸ ਦੇ ਖਤਮ ਹੋਣ ਤੋਂ ਬਾਅਦ ਹੀ ਆਉਂਦਾ ਵਾ starting ਹੁੰਦਾ ਵਾ।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 ਹਮ ਮੈਨੂੰ ਜਿੱਥੋਂ ਤੱਕ ਯਾਦ ਹੈ ਯਾਦ ਨਹੀਂ ਆਉਂਦਾ ਵਾ ਲੇਕਿੰਨ ਇਸ ਤਰ੍ਹਾਂ ਹੀ ਹੁੰਦਾ ਵਾ ਬਿਗ ਬੋਸ ਖਤਮ ਹੁੰਦਾ ਵਾ, ਉਹਦੇ ਵਿੱਚੋਂ ਹੀ ਕੁਛ ਕੁਛ ਮਤਲਬ ਜਾਂਦੇ ਆ, ਉਹਦੇ ਵਿੱਚ ਬੰਦੇ ਲੈਂਦੇ ਆ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

ਦੂਰ ਰਹਿ ਜਾਂਦਾ ਵਾ ਨਾ ਹਾਂ ਮੈਂ ਦੇਖਦਾ ਵਾਂ ਲੇਕਿੰਨ ਉਹ ਤਾਂ ਕਰਕੇ ਦੂਰ ਰਹਿ ਜਾਂਦਾ ਕਿਉਂਕਿ MTV ਬਹੁਤ ਘੱਟ ਚਲਾਉਂਦਾ ਵਾ ਬੰਦਾ।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

ਮੈਂ ਵੀ ਸੋਚਦਾ ਸੀ ਰੋਡੀਜ 'ਚ ਜਾਵਾਂਗਾ ਜਾਵਾਂਗਾ ਲੇਕਿੰਨ ਕਦੇ ਗਏ ਨੀ ਆਪਾਂ ਹਮ ਵਾਸਤੇ ਰੋਡੀਜ ਤੋਂ better ਪਹਿਲਾਂ ਕੀ ਸੀਗਾ। Starting 'ਚ ਆਪਾਂ ਉਹੀ ਦੇਖਿਆ ਸੀਗਾ ਆਪਾਂ ਬੜਾ ਦੇਖਦੇ ਸੀਗੇ। ਹਾਂ, ਇਹ youngsters ਵਾਸਤੇ ਪਹਿਲਾਂ ਰੋਡੀਜ ਹੀ ਸਭ ਕੁਛ ਸੀਗਾ।

ਸੀ ਨਾ ਤੇ ਉਹਨਾਂ ਦਾ ਬੜਾ ਵਧੀਆ ਲੱਗਦਾ ਸੀਗਾ।

ਉਹਨਾਂ ਨੇ ਉਹਨਾਂ ਨੇ ਮੇਰੇ ਖਿਆਲ ਨਾਲ ਬਸ ਸੱਤ ਅੱਠ season ਹੀ ਕੀਤੇ, ਉਸ ਤੋਂ ਬਾਅਦ ਉਹਨਾਂ ਨੇ ਛੱਡ ਦਿੱਤਾ, ਉਹਨਾਂ ਨੇ ਉਸ ਤੋਂ ਬਾਅਦ ਨਹੀਂ ਕੀਤਾ ਰੋਡੀਜ।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

ਹਾਂਜੀ ਸਭ ਉਹਨੇ ਹੀ ਸੰਭਾਲਿਆ ਵਾ। ਹੁਣ ਉਸ ਤੋਂ ਬਾਅਦ ਅਗਰ ਕੋਈ ਨੇ ਰੋਡੀਜ ਤੋਂ ਅਗਰ ਕੋਈ ਤਕੜਾ contestant ਨਿਕਲਿਆ ਵਾ, ਆਯੁਸਮਾਨ, ਇਹਨਾਂ ਤੋਂ ਇਲਾਵਾ ਉਹ ਪ੍ਰਿੰਸ ਨਰੂਲਾ।

Yes ਅਹ ਹਾਂ ਦੇਖਦੇ ਜਿੱਦਾਂ ਕਹਿੰਦੇ ਆ ਕਿ ਮਤਲਬ ਅਹ ਗੂਗਲ 'ਚ ਵੀ ਆਪਾਂ ਦੇਖਦੇ ਹਾਂ ਕਿ ਅਹ ਅਹ ਆਪਣਾ ਜੋ ਆਯੁਸਮਾਨ ਖੁਰਾਨਾ ਵਾਂ ਉਹਨੇ ਸਭ ਤੋਂ ਜ਼ਿਆਦਾ popularity Gain ਅਗਰ ਕਿਸੇ ਨੇ ਕੀਤੀ ਆ industry 'ਚ ਤੇ ਉਹ ਆਯੁਸਮਾਨ ਖੁਰਾਨਾ ਵਾਂ, ਰੋਡੀਜ ਹਮ ਉਹ ਗਾਉਂਦਾ ਵੀ ਚੰਗਾ plus ਉੱਤੋਂ ਦੀ,

ਇੱਕ ਮਤਲਬ newcomer ਵਾਸਤੇ ਮਤਲਬ ਸਿਰ ਉੱਪਰ ਕਿਸੇ godfather ਦਾ ਹੱਥ ਨਹੀਂ ਆ, ਉਹ ਬੰਦੇ ਵਾਸਤੇ ਦਸ ਵਿੱਚੋਂ ਅੱਠ ਫਿਲਮਾਂ hit ਦੇਣੀਆਂ ਬਹੁਤ ਵੱਡੀ ਗੱਲ ਆ।

ਹਮ ਕੁਛ ਕੁਛ ਅਹ ਜਦ ਮਨੇ ਕੁਛ ਕੁਛ ਬੰਦੇ ਹੀ ਹੁੰਦੇ ਆ, ਜੋ ਬੰਦੇ ਨੂੰ ਪੂਰਾ ਚੰਗੀ ਤਰ੍ਹਾਂ entertain ਕਰ ਸਕਣ ਆਪਣੀ movie ਦੇ through ਉਹਨਾਂ 'ਚ ਆਯੁਸਮਾਨ ਖੁਰਾਨਾ ਇੱਕ ਵਾ।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

ਤੇ ਹੋਰ ਮੁੰਡੇ ਦਾ ਕੀ ਨਾਮ ਹੈ ਉਹਦਾ, ਉਹ film ਵੇਖੀ ਸੀ ਨਹੀਂ ਮੈਂ ਦੇਖੀ ਤੇ ਨਹੀਂ ਆਂ ਲੇਕਿੰਨ south ਦੀਆਂ ਫਿਲਮਾਂ ਸੁਣੀਆਂ ਬਹੁਤ ਵਧੀਆ ਹੁੰਦੀਆਂ ਵਾਂ। Story ਬਹੁਤ ਵਧੀਆ ਹੁੰਦੀ ਆ ਉਹਨਾਂ ਦੀ।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

ਹਾਂਜੀ ਉਹ ਸਿਰਫ਼ ਇੱਕ ਗਾਣੇ ਦੇ ਚੱਲਦੇ ਹੀ ਸ਼ਾਇਦ ਮੇਰੇ ਖਿਆਲ hit ਹੋਈ ਸੀ ਕੀ ਸੀ ਜਿਹ 'ਚ ਉਹਨੂੰ ਲਟ~ ਲਟਕਾ ਦਿੰਦੇ ਆ junior NTR ਨੂੰ, ਹਮ ਸ਼ਾਇਦ ਇਸ ਤਰ੍ਹਾਂ ਹੀ ਕੁਛ ਸੀਗਾ।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 South ਦੀਆਂ ਲਗਪਗ ਲਗਪਗ ਫਿਲਮਾਂ ਦੀ ਵਧੀਆ ਹੀ story ਰਹਿੰਦੀਆਂ ਵਾਂ ਕੋਈ ਹੀ ਹੋਊਗੀ ਜੋ ਨਹੀਂ ਸਹੀ ਹੋਊਗੀ ਲੇਕਿੰਨ ਬਾਕੀ ਤੇ ਵਧੀਆ ਰਹਿੰਦੀਆਂ, ਹੁਣ ਬੋਲੀਵੁਡ ਵੀ copy ਕਰਨ ਡਿਆ ਵਾ ਪੂਰਾ। ਲੇਕਿੰਨ ਹੁਣ ਤੁਸੀਂ ਵੇਖੋਂਗੇ ਕਿ ਬੋਲੀਵੁਡ ਦੇ ਬਹੁਤ ਸਾਰੇ heroin ਹੁਣ south ਮਨੇ south ਦੀ

ਹਾਂਜੀ। ਸੋਨੂੰ ਸੂਦ ਤੇ ਬਹੁਤ ਪਹਿਲਾਂ ਤੋਂ ਹੀ ਕਰ ਰਿਹਾ ਵਾ ਹਾਂ।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 ਹਮ south ਦੀ movie 'ਚ ਹੀ ਆ। ਬਿਬੇਕ ਓਵਰੋਏ ਦੀ last movie ਕਿਹੜੀ ਸੀ, ਮੈਨੂੰ ਇਹ ਵੀ ਨੀ ਯਾਦ। ਹਾਂ ਸਹੀ ਗੱਲ ਮੈਨੂੰ।

ਕ੍ਰਿਸ two 'ਚ ਸ਼ਾਇਦ ਉਹ ਸੀਗਾ last movie

ਹਾਂ ਕ੍ਰਿਸ two 'ਚ ਕਿ ਕ੍ਰਿਸ three 'ਚ ਸੀ ਕ੍ਰਿਸ three 'ਚ ਹਾਂ ਕ੍ਰਿਸ two ਜਾਂ ਕ੍ਰਿਸ three ਏਦਾਂ ਹੀ ਸੀਗਾ। ਕ੍ਰਿਸ two ਮੈਂ ਦੇਖੀ ਕ੍ਰਿਸ three ਮੈਂ ਨਹੀਂ ਦੇਖੀ ਸੀਗੀ, ਮਤਲਬ ਕਿ ਮੈਨੂੰ ਲੱਗਦਾ ਉਹ 'ਚ ਸੀਗਾ। ਹਮ ਕਿਸੇ ਕ੍ਰਿਸ movie 'ਚ ਸੀਗਾ।

ਹੁਣ ਇੱਕ ਉਹ ਅਮ ਜਿਹੜੀ KGF two ਵੀ ਬਹੁਤ ਵਧੀਆ movie ਆ KGF two ਦੇਖੀ ਤੁਸੀਂ। ਨਹੀਂ ਮੈਂ ਨਹੀਂ ਦੇਖੀ, ਬੋਲਿਆ ਨਾ ਮੈਂ movie ਬਹੁਤ ਘੱਟ ਦੇਖਦੀ ਹਾਂ ਇਹ ਸਭ 'ਚ ਮਾਮਲੇ 'ਚ ਅਗਰ ਜੇ ਮੇਰੇ husband ਹੁੰਦੇ ਤਾਂ ਤੁਹਾਨੂੰ ਜ਼ਿਆਦਾ better ਦੱਸ ਸਕਦੇ ਸੀ ਕਿਉਂਕਿ ਉਹ south ਦੀ ਫਿਲਮਾਂ ਦੇ ਬਹੁਤ ਵੱਡੇ fan ਆ ਉਹ ਅੱਜ ਕੱਲ੍ਹ ਮਤਲਬ south ਦੀ movies ਹੀ ਜ਼ਿਆਦਾਤਰ ਸਭ ਕੋਈ ਵੇਖਣਾ ਪਸੰਦ ਕਰਦੇ ਨੇ। ਹਮ ਉਹਨਾਂ ਉਹ ਮਤਲਬ ਮੇਰੇ husband ਦੇਖਦੇ ਆ ਬੋਲ ਕੇ ਹੀ ਮੈਂ ਦੇਖਦੀ ਹਾਂ ਕੋਈ ਕੋਈ ਫਿਲਮਾਂ ਨਹੀਂ ਤਾਂ, ਮੈਂ ਨਹੀਂ ਦੇਖਦੀ ਸੀ ਲੇਕਿੰਨ ਉਹ ਜ਼ਿਆਦਾਤਰ south ਦੀ ਫਿਲਮਾਂ ਹੀ ਦੇਖਦੇ ਆ, ਤੇ ਬੋਲ ਕੇ ਮੈਂ ਵੀ ਸਾਊਥ ਦੀ ਫਿਲਮਾਂ ਹੁਣ ਦੇਖਣ ਲੱਗ ਪਈ ਹਾਂ। ਇਹ ਤੇ ਠੀਕ ਆ ਕਿਉਂਕਿ ਬੰਦੇ ਦਾ entertainment ਹੋਣਾ ਚਾਹੀਦਾ ਕੋਈ ਵੀ movie ਹੋਵੇ, ਸਮਝ ਆਉਣੀ ਚਾਹੀਦਾ ਬਸ।

Serials ਚਲੋ ਇੱਕ ਪਾਸੇ ਆ serial movies ਇੱਕ ਪਾਸੇ ਆ ਹਾਂ।

'ਚ reality show ਵੀ ਬਹੁਤ ਲੱਗੇਗੀ ਤੁਹਾਨੂੰ ਲੇਕਿੰਨ ਇਹ ਦੂਜਾ ਇਸ ਤਰ੍ਹਾਂ TV show ਜਿਹੜੇ ਹੁੰਦੇ ਆ ਉਹ ਨੀ ਚੰਗੇ ਲੱਗਦੇ, ਉਹ bore ਕਰ ਦਿੰਦੇ ਕਦੇ ਕਦੇ ਤਾਂਹੀਓ ਹੁਣ ਇੱਕ ਹੀ ਮਾਤਰ ਚੱਲਦਾ ਵਾ ਸਾਡਾ ਬਿਗ ਬੋਸ ਬੱਸ ਉਹੀ ਹੁਣ ਸੋਚਣ ਡਿਆ ਕਿ ਅਮ ਬਾਰਾਂ fab ਨੂੰ ਆ ਮੇਰੇ ਖਿਆਲ ਨਾ ਇਹਦਾ ਅਮ final

ਚੱਲ ਹਾਲੇ time ਹੈਗਾ ਵਾ ਲਗਪਗ ਲਗਪਗ ਇੱਕ ਮਹੀਨਾ ਜ਼ਿਆਦਾ ਨਹੀਂ ਆ time ਹੁਣ।

ਤੁਹਾਡੇ ਹਿਸਾਬ ਨਾਲ ਇਸ ਹਫ਼ਤੇ ਕੌਣ ਜਾਊਗਾ ਬਾਹਰ?

ਉਹਨਾਂ ਦੋਨਾਂ ਚੋਂ ਵੀ ਇੱਕ ਜਾਊਗਾ ਸਾਲਿਨ ਪਰ ਮੈਂ ਸੋਚਣ ਦੀ ਸੀ ਸੁੰਬਲ ਨੇ ਇੰਨਾ ਲੰਬਾ ਖਿੱਚ ਕਿਸ ਤਰ੍ਹਾਂ ਲਿਆ ਵਾ ਕਿਉਂਕਿ ਆਪਾਂ ਹਰ ਵਾਰ ਸੋਚਦੇ,

ਉਹੀ ਗੱਲ ਹੈ ਮਤਲਬ public support ਕਰ ਰਹੀ ਹੈ। ਹਾਂ ਉਹੀ ਗੱਲ ਹੈ public support ਪਰ ਜ਼ਿਆਦਾ time ਤੇ ਬਿਗ ਬੋਸ 'ਚ voting lines ਹੀ ਨੀ ਖੁੱਲੀਆਂ ਸੀ ਬੜਾ ਲੰਬਾ ਖਿੱਚਿਆ। ਉਹ ਉਸੇ ਕਰਕੇ ਆ ਨਾ ਕਿਉਂਕਿ ਅਬਦੂ ਨੇ ਔਰ ਸਾਜਿਦ ਨੇ ਇੱਕ ਸਾਥ ਜਾਣਾ ਸੀਗਾ।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 ਤੇ ਫਿਰ ਕੀ ਹੋ ਜਾਣਾ ਸੀਗਾ ਨਾ, ਖਾਲੀ ਖਾਲੀ ਹੋ ਜਾਣਾ ਸੀਗਾ।

ਹੁਣ ਖੁੱਦ ਕਹਿੰਦੇ ਆ ਨਾ ਸਭ ਪ੍ਰਿਅੰਕਾ ਹੋਣੀ ਕਿ ਚਲੋ ਕੁਛ ਕਰ ਲਈਏ ਕੁਛ ਕਰ ਲਈਏ bore ਲੱਗਣ, ਹਾਂ ਉਹ ਗੱਲ ਹੈਗੀ ਆ, ਹਾਂਜੀ ਬੋਲਦੇ ਆ। ਚਲੋ ਜੀ, ਠੀਕ ਆ ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਿਆ ਹਾਂ

ਫਿਰ ਕਦੇ ਜ਼ਰੂਰ ਗੱਲ ਕਰਾਂਗੇ ਹਾਂ ਠੀਕ ਆ ਜੀ।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

ਬਹੁਤ ਹੀ ਪ੍ਰਾਚੀਨ ਧੰਦਾ ਹੈ, ਅਤੇ ਇਹ ਸਦੀਆਂ ਤੋਂ ਹੀ ਚੱਲਦਾ ਆ ਰਿਹਾ ਹੈ ਜੇ ਆਪਾਂ ਇਹ ਦੇਖੀਏ ਕਿ ਪੁਰਾਣੇ ਸਮੇਂ ਦੇ ਜੋ ਲੋਕ ਸਨ ਉਹ ਖੇਤੀਬਾੜੀ ਦਾ ਧੰਦਾ ਕੇਵਲ ਆਪਣੇ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 ਕਿ ਖੇਤੀਬਾੜੀ ਦਾ ਜੋ ਚ~ ਜੋ ਧੰਦਾ ਹੈ ਉਸ ਵਿੱਚ ਆਤਮ ਸਮੇਂ ਦੇ ਵਿੱਚ ਕੀ ਕੀ ਬਦਲਾਵ ਆਏ ਹਨ, ਕਿ ਜਿਸ ਨਾਲ ਫਸਲਾਂ ਦੇ ਉਤਪਾਦਨ ਵਿੱਚ ਜ਼ਿਆਦਾ ਦੇਖਣ ਦੇਖਿਆ ਗਿਆ ਹੈ, ਬਹੁਤ ਪਰਿਵਰਤਨ ਹੋ ਗਿਆ ਜੀ, ਖੇਤੀਬਾੜੀ ਹੁਣ ਪਹਿਲਾਂ ਵਰਗੀ ਨਹੀਂ ਰਹੀ ਹੁਣ ਜਿਹੜੀ ਖੇਤੀ ਅਸੀਂ ਦੇਖਦੇ ਹਾਂ ਤੇ ਸ਼ੁਰੂਆਤ ਵਿੱਚ ਜਿਹੜੀ ਆਹ ਤੁਸੀਂ ਜਿਹੜੀ ਗੱਲ ਕਹੀ ਹੈ ਕਿ ਵੀ ਸਿਰਫ਼ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਸੀ ਪਰ ਹੁਣ ਸਿਰਫ਼ ਆਪਣੀਆਂ ਜ਼ਰੂਰਤਾਂ ਨੀ ਪੂਰੀਆਂ ਕਰਨੀਆਂ ਹੁਣ ਤਾਂ ਪੂਰੇ ਸਮਾਜ ਦੀਆਂ ਵੀ ਜ਼ਰੂਰਤਾਂ ਦੇ ਨਾਲ ਨਾਲ ਆਪਣੀਆਂ ਹੋਰ ਭੋਜਨ ਤੋਂ ਇਲਾਵਾ ਜ਼ਰੂਰਤਾਂ ਆਪਾਂ ਨੂੰ ਪੂਰੀਆਂ ਕਰਨ ਵਾਸਤੇ ਵੀ ਖੇਤੀ ਕਰਦੇ ਆ। ਖੇਤੀ ਦਾ ਉਤਪਾਦਨ ਵਧਾਉਣ ਲਈ ਜਿੰਨੀਆਂ ਕੁ ਤਕਨੀਕਾਂ ਮੈਨੂੰ ਲੱਗਦਾ ਸ਼ਾਇਦ ਕਿ ਜਿਹੜੀਆਂ ਥੋੜ੍ਹੀਆਂ ਸਦੀ ਸਦੀਆਂ ਦੇ ਵਿੱਚ ਪਰਿਵਰਤਨ ਹੋਏ, ਬਹੁਤ ਯੁੱਧ ਸਤਰ ਤੇ ਪਰਿਵਰਤਨ ਆਇਆ ਖੇਤੀਬਾੜੀ 'ਚ ਤੁਸੀਂ ਦੇਖੋ ਪਹਿਲਾਂ ਖੇਤੀ ਕਰਨ ਲਈ ਬਲਦਾਂ ਦਾ ਜਾਂ ਜਿੱਥੇ ਊਠ ਵਗ਼ੈਰਾ ਜਾਨਵਰਾਂ ਦਾ ਸਹਾਰਾ ਲੈ ਕੇ ਖੇਤੀ ਕਰਦੇ ਸੀ ਉਹਨਾ ਦੀ ਥਾਂ ਤੇ ਹੁਣ ਟਰੈਕਟਰ ਮਸ਼ੀਨਾਂ ਉਹ ਕੰਮ ਕਰਦੀਆਂ ਜਿੰਨਾਂ ਕੰਮਾਂ ਨੂੰ ਮਹੀਨੇ ਲੱਗਦੇ ਸੀਗੇ, ਅੱਜ ਕੁਛ ਦਿਨ ਜਾਂ ਕੁਛ ਘੰਟਿਆਂ ਦੇ ਵਿੱਚ ਉਹ ਕੰਮ ਖਤਮ ਹੋ ਰਿਹਾ ਹੈ ਫਸਲ ਹੁੰਦੀਆਂ ਉਹ 'ਚ ਬਿਮਾਰੀਆਂ ਵੀ ਹੁੰਦੀਆਂ ਤੇ ਪਰ ਸਿਰਫ਼ ਕੁਛ ਘਰੇਲੂ ਨੁਸਖਿਆਂ ਨਾਲ ਹੀ ਉਹਨੂੰ ਠੀਕ ਕਰਦੇ ਸੀ, ਪਰ ਹੁਣ ਜਿਹੜਾ ਵਿਗਿਆਨਿਕ ਤਰੀਕੇ ਨਾਲ ਸਪਰੇਆਂ ਦੁਆਰਾ ਉਹਨਾਂ ਬਿਮਾਰੀਆਂ ਦਾ ਨਾਸ਼ ਕੀਤਾ ਜਾਂਦਾ ਰੋਗਾਂ ਨੂੰ ਰੋਕਿਆ ਜਾਂਦਾ ਹੈ ਤੇ ਵੱਧ ਤੋਂ ਵੱਧ ਪੈਦਾਵਾਰ ਲੈਣ ਲਈ ਕਿੰਨੇ ਸਾਰੇ ਜਿਹੜੇ ਆ ਸਾਡੇ ਵਿਗਿਆਨਿਕ ਉਹ ਕਰਦੇ ਰਹਿੰਦੇ ਹੈ ਸੋਧ ਕਰਦੇ ਰਹਿੰਦੇ ਇਹਨਾਂ ਦੇ ਉੱਪਰ ਕਿਸ ਤਰੀਕੇ ਨਾਲ ਛੇਤੀ ਪੈਦਾਵਾਰ ਵਧਾਈ ਜਾ ਸਕੇ। ਤੇ ਪਰਿਵਰਤਨ ਤਾਂ ਬਹੁਤ ਆਇਆ ਜੀ ਹੁਣ ਖੇਤੀ ਦੇ ਵਿੱਚ ਪਹਿਲਾਂ ਵਾਲੀ ਖੇਤੀ ਹੁਣ ਦੀ ਖੇਤੀ ਦੇ ਵਿੱਚ ਤਾਂ ਜ਼ਮੀਨ ਆਸਮਾਨ ਦਾ ਫ਼ਰਕ ਅਸੀਂ ਕਹਿ ਸਕਦੇ ਹਾਂ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 ਕਿਸਾਨ ਆਪਣੀ ਫਸਲਾਂ ਦੇ ਉਤਪਾਦਨ ਵਿੱਚ ਵਾਧਾ ਕਰਨ ਦੇ ਲਈ ਇਸ ਉੱਪਰ ਬਹੁਤ ਸਾਰੇ ਰਸਾਇਣਿਕ ਖਾਦਾਂ ਦਾ ਛਿੜਕਾਅ ਕਰਦਾ ਹੈ, ਮੈਂ ਇਹ ਜਾਣਨਾ ਚਾਹੁੰਦਾ ਹਾਂ ਕਿ ਜੋ ਆਪਾਂ ਇਹਨਾਂ ਫਸਲਾਂ ਉੱਪਰ ਰਸਾਇਣਿਕ ਖਾਦਾਂ ਦਾ ਛਿੜਕਾਅ ਕਰਦੇ ਹਾਂ ਕੀ ਉਸਦਾ ਕਿਤੇ ਨਾ ਕਿਤੇ ਅਸਰ ਆਪਣੀ ਸਿਹਤ ਉੱਪਰ ਦੇਖਿਆ ਜਾਂਦਾ ਹੈ ਕੀ ਜੋ ਭੋਜਨ ਆਪਾਂ ਖਾਂਦੇ ਹਾਂ

ਇਹ ਕਹਿਣਾ ਬਿਲਕੁਲ ਠੀਕ ਹੈ ਰਜਿੰਦਰ ਜੀ।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

ਲਗਾਤਾਰ ਕਿਸਾਨ ਜਿਹੜਾ ਅੱਜ ਅਸੀਂ ਦੇਖਦੇ ਹਾਂ ਕਿ ਹੋਰ ਵੱਧ ਖਾਦਾਂ ਦੀ ਵਰਤੋਂ ਉਹ ਕ~ ਕਰ ਰਿਹਾ ਹੈ ਤੇ ਉਹ ਜਿਹੜੀ ਕਿਸਾਨ ਉਹ ਖਾਦ ਜਿਹੜੀ ਉਹ ਉਸ ਵਿੱਚ ਪਾ ਰਿਹਾ ਹੈ ਉਹ ਵੀ ਚੂਸ ਕਰਕੇ ਪੌਦਾ ਜਿਹੜਾ ਹੈ ਉਹ ਆਪਣੇ ਫਲ ਵਿੱਚ ਹਨਾ ਉਸ ਕਿਸਾਨ ਦੇ ਸਿਰਫ਼ ਕਿਸਾਨ ਹੀ ਨਹੀਂ ਜਿੱਥੇ ਜੋ ਵੀ ਉਸਨੂੰ ਖਾਂਦਾ ਹੈ ਗ੍ਰਹਿਣ ਕਰਦਾ ਹੈ ਉਸਦੇ ਸਰੀਰ ਅੰਦਰ ਵੀ ਉਹ ਪਹੁੰਚ ਰਿਹਾ ਹੈ ਸਿੱਧੇ ਤਰੀਕੇ ਨਾਲ ਤੇ ਅਸੀਂ ਦੇਖ ਰਹੇ ਹਾਂ ਕਿ ਅੱਜ ਤੋਂ ਕੁਛ ਸਾਲ ਪਹਿਲੋਂ ਜਿਹੜੇ ਸਾਡੇ ਪੂਰਵਜ ਹੈਗੇ ਆ, ਉਹਨਾਂ ਨੇ ਸ਼ੂਗਰ ਨਾਂ ਦੀ ਬਿਮਾਰੀ ਨੀ ਦੇਖੀ ਅੱਜ ਤੱਕ ਕਦੇ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 ਤੇ ਇਹ ਬਿਮਾਰੀ ਆਈ ਕਿੱਦਾਂ ਤੇ ਜਿਹੜੀ ਫਸਲਾਂ ਦੇ ਵਿੱਚ ਯੂਰੀਆ ਦੀ ਮਾਤਰਾ ਵੱਧ ਪਾਈ ਗਈ ਤਾਂ ਉਹ ਜਿਹੜੀ ਯੂਰੀਆ ਹੈ ਉਹ ਫਸਲ ਦੇ ਸਿਰਫ਼ ਪੌਦੇ ਤੱਕ ਨੀ ਰਹੀ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 ਤੇ ਉਹ ਅਸੀਂ ਖਾਇਆ ਗ੍ਰਹਿਣ ਕੀਤਾ, ਤੇ ਉਹ ਸਾਡੇ ਸਰੀਰ ਅੰਦਰ ਗਈ ਤੇ ਅਸੀਂ ਦੇਖਦੇ ਹਾਂ ਕਿ ਕਈ ਤਰ੍ਹਾਂ ਦੀਆਂ ਬਿਮਾਰੀਆਂ blood pressure ਹੋਰ ਹੈ ਕਈ ਤਰ੍ਹਾਂ ਦੇ ਬਿਮਾਰੀਆਂ ਜਿਹੜੀਆਂ ਸਾਡੇ ਸਮਾਜ ਨੂੰ ਉਹ ਲੱਗੀਆਂ ਹੋਈਆਂ ਅੱਜ, ਬੜੀ ਆਮ ਗੱਲ ਆ ਤੇ ਇਹ ਸਭ ਖੇਤੀਬਾੜੀ ਦੇ ਉੱਪਰ ਫਸਲਾਂ ਦੇ ਉੱਪਰ ਨਜਾਇਜ਼ ਰਸਾਇਣਾਂ ਦੀ ਵਰਤੋਂ ਜਿਹੜੀ ਆ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 ਘਾਤਕ ਹੈ ਤੇ ਉਹਨਾਂ ਦੇ ਉੱਪਰ ਸਮੇਂ ਸਮੇਂ ਤੇ ਸਰਕਾਰਾਂ ਰੋਕ ਵੀ ਲਾਉਂਦੀਆਂ, ਪਰ ਫਿਰ ਵੀ ਕਿਸਾਨ ਵਾਧੂ ਉਤਪਾਦਨ ਲਈ market ਵਿੱਚ ਉਹਨਾਂ ਨੂੰ ਚੋਰੀ ਰਾਹੀਂ ਜਾਂ ਮਤਲਬ black ਰਾਹੀਂ

ਉਹਨਾਂ ਸਪਰੇਆਂ ਨਾਲ ਫਸਲਾਂ ਦੀ ਪੈਦਾਵਾਰ ਵਧਾਈ ਜਾਂਦੀ ਹੈ ਵੱਧ ਪੈਦਾਵਾਰ ਵੱਧ ਮੁਨਾਫ਼ਾ ਵੱਧ ਪੈਸਾ ਬਸ ਇਸੇ ਕਰਕੇ ਹੀ ਸਾਡਾ ਜਿਹੜਾ ਕਿਸਾਨ ਹੈ ਉਹ ਵੱਧ ਪੈਸੇ

ਉਹ ਤੇ ਰਸਾਇਣਿਕ ਖਾਦਾਂ ਜਿਹੜੀਆਂ ਉਹ ਸਿਹਤ ਲਈ ਹਾਨੀਕਾਰਕ ਵੀ ਆ ਪਰ ਵੱਧਦੇ ਸਮਾਜ ਦੇ ਵਿੱਚ ਉਹਨਾਂ ਦੀ ਜ਼ਰੂਰਤ ਵੀ ਹੈ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

ਕਿਸਾਨ ਆਪਣੀ ਜ਼ਮੀਨ ਤੋਂ ਫਸਲਾਂ ਦਾ ਉਤਪਾਦਨ ਤਾਂ ਚੰਗਾ ਲੈ ਰਿਹਾ ਹੈ ਲੇਕਿੰਨ ਕਿਤੇ ਨਾ ਕਿਤੇ ਜ਼ਮੀਨ ਦਾ ਜੋ ਉਪਜਾਊਪੁਣਾ ਹੈ ਉਹ ਖਤਮ ਹੁੰਦਾ ਜਾ ਰਿਹਾ ਹੈ ਜਿਸ ਨਾਲ ਕਿ ਜ਼ਮੀਨ ਬੰਜ਼ਰ ਹੁੰਦੀ ਜਾ ਰਹੀ ਹੈ ਜੇ ਆਪਾਂ ਗੱਲ ਕਰੀਏ ਕਿ ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ ਦੇ ਵਿੱਚ ਹੋ ਸਕੇ ਤਾਂ ਦੇਸੀ ਖਾਦਾਂ ਦਾ ਵੱਧ ਤੋਂ ਵੱਧ ਇਸਤੇਮਾਲ ਕਰਨਾ ਚਾਹੀਦਾ ਹੈ ਜਾਂ ਫਿਰ ਜਿਵੇਂ ਕਿਸਾਨ ਫਸਲੀ ਚੱਕਰ ਅਪਣਾਉਂਦੇ ਹਨ, ਜ਼ਿਆਦਾਤਰ ਕਿਸਾਨ ਇਹ ਹੈਗੇ ਨੇ ਕਿ ਕਣਕ ਅਤੇ ਝੋਨੇ ਦੀ ਫਸਲ ਹੀ ਬੀਜਣਾ ਪਸੰਦ ਕਰਦੇ ਹਨ ਮੈਂ ਕਿਸਾਨਾਂ ਨੂੰ ਇਹ ਸਲਾਹ ਦੇਣਾ ਚਾਹੁੰਦਾ ਹਾਂ ਕਿ ਕਿਸਾਨਾਂ ਨੂੰ ਆਪਣੀਆਂ ਫਸਲੀ ਚੱਕਰ ਦੇ ਵਿੱਚ ਹੋਰ ਫਸਲਾਂ ਵੀ ਜੋੜਨੀਆਂ ਚਾਹੀਦੀਆਂ ਹਨ ਜਿਸ ਨਾਲ ਕਿ ਜ਼ਮੀਨ ਦਾ ਉਪਜਾਊਪੁਣਾ ਬਣਿਆ ਰਹੇ, ਜੇ ਆਪਾਂ ਗੱਲ ਕਰੀਏ ਕਿ ਝੋਨੇ ਦੀ ਇੱਕ ਫਸਲ ਐਸੀ ਹੈ ਜਿਸ ਵਿੱਚ ਬਹੁਤ ਮਾਤਰਾ ਵਿੱਚ ਪਾਣੀ ਦੀ ਲੋੜ ਪੈਂਦੀ ਹੈ ਅਤੇ ਕਿਤੇ ਨਾ ਕਿਤੇ ਜਿਸ ਨਾਲ ਕਿ ਪਾਣੀ ਦੀ ਕਮੀ ਵੀ ਹੁੰਦੀ ਜਾ ਰਹੀ ਹੈ ਕੀ ਤੁਸੀਂ ਕਿਸਾਨਾਂ ਨੂੰ ਕੁਛ ਐਸਾ ਸੁਝਾਅ ਦੇਣਾ ਚਾਹੋਗੇ ਕਿ ਉਹ ਆਪਣੇ ਇਸ ਫਸਲੀ ਚੱਕਰ ਤੋਂ ਨਿਕਲ ਕੇ